ਤੇ ਇੱਕ ਵੱਡਾ ਜਿਹਾ ਗੇਟ ਵੀ ਦਿਸ ਰਿਹਾ ਹੈ ਤੇ ਸਾਹਮਣੇ ਇੱਕ ਝੌਂਪੜੀ ਵਾਲੀ ਛੱਤ ਵੀ ਦਿਖਾਈ ਦੇ ਰਹੀ ਹੈ।

ਸਾਹਮਨੇ ਇੱਕ ਦੁਕਾਨ ਦਿਖਾਈ ਦੇ ਰਹੀ ਹੈ ਜਿੱਸ ਦੇ ਉੱਤਰ ਛਾਬੜਾ ਆਟੋ ਸਪੇਅਰ ਐਂਡ ਰਿਪੇਅਰ ਲਿੱਖਿਆ ਹੋਇਆ ਹੈ।

ਤੇ ਇੱਥੇ ਇੱਕ ਕੁੱਤਾ ਵੀ ਦਿਖਾਈ ਦੇ ਰਿਹਾ ਹੈ ਤੇ ਸਾਈਡ ਤੇ ਇੱਕ ਬੂਟ ਵੀ ਦਿਖਾਈ ਦੇ ਰਿਹਾ ਹੈ।

ਦਿਵਾਰ ਤੇ ਖਾਨ ਪੀਨ ਦੇ ਸਮਾਨ ਦਿਆਂ ਫੋਟੋਆਂ ਵੀ ਨਜ਼ਰ ਆ ਰਹੀਆਂ ਹਨ।

ਸਾਹਮਣੇ ਇੱਕ ਦੁਕਾਨ ਨਜ਼ਰ ਆ ਰਹੀ ਹੈ ਇਹ ਨਾਈ ਦੀ ਦੁਕਾਨ ਹੈ ਇਸ ਵਿੱਚ ਇੱਕ ਬੱਚਾ ਬੈਠਿਆ ਹੋਇਆ ਹੈ।

ਤੇ ਬਾਹਰ ਇੱਕ ਟੇਬਲ ਤੇ ਚੇਅਰ ਭੀ ਦਿਸ ਰਹੇ ਹਨ ਤੇ ਬਾਹਰ ਇੱਕ ਲਾਲ ਰੰਗ ਦੀ ਗੱਡੀ ਵੀ ਦਿਖਾਈ ਦੇ ਰਹੀ ਹੈ।

ਜਿਹਨਾਂ ਨੂੰ ਵ੍ਹਾਈਟ ਤੇ ਔਰੇਂਜ ਕਲਰ ਦੇ ਨਿਸ਼ਾਨ ਲੱਗੇ ਹੋਏ ਹਨ ਤੇ ਸਾਹਮਨੇ ਆਦਮੀ ਵੀ ਨਜ਼ਰ ਆ ਰਿਹਾ ਹੈ ਤੇ ਪੇੜ ਬੋਹਤ ਵੱਡੇ ਵੱਡੇ ਹਨ ਸਾਹਮਨੇ।

ਸਾਹਮਣੇ ਬਹੁਤ ਸਾਰੇ ਆਲੇ ਦੁਆਲੇ ਪੇੜ ਪੌਦੇ ਨਜ਼ਰ ਆ ਰਹੇ ਹਨ ਸਾਹਮਣੇ ਆਸਮਾਨ ਵੀ ਨਜ਼ਰ ਆ ਰਿਹਾ ਹੈ।

ਸਾਹਮਣੇ ਦੀਵਾਰ ਤੇ ਇੱਕ ਸੀਨਰੀ ਵੀ ਟੰਗੀ ਹੋਈ ਹੈ ਤੇ ਲਾਈਟਾਂ ਵੀ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।

ਸਾਈਡ ਤੇ ਲਾਈਟਾਂ ਵੀ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਸਾਹਮਣੇ ਟਾਵਰ ਵੀ ਲੱਗਿਆ ਹੋਇਆ ਦਿਸ ਰਿਹਾ ਹੈ।